ਹੁਣ ਕੀਦੇ ਨਾਲ਼ ਜਾਂਦਾ ਜੇਸ਼ਾ ਕੰਮ ਤੇ ਜੇਸਾਂ ਹੁਣ ਇੱਥੇ ਭੋਲੇ ਨਾਲ਼ ਲੱਗਾ ਜੇ ਭੋਲਾ ਕੋਣ? ਇੱਥੇ ਨਾਲ਼ ਸਹਿਰੇ ਦਾ ਹੁਣਾ ਕੋਈ ਬੰਦਾ

ਠੀਕ ਆ ਚੱਲ ਅੜੀਏ ਕੰਮ ਤੇ ਕਰਨਾ ਈ ਨਾ ਕਿਤੇ ਉਹਦੇ ਨਾਲ਼ ਗਏ, ਕੰਮ ਤੇ ਕਰਨਾ, ਕੰਮ ਤੋਂ ਬਿਨਾਂ ਕਿੱਥੇ ਗੁਜ਼ਾਰਾ ਈ ਨੀ ਹੈਗਾ ਤੇ

ਰੋਟੀ ਤਾਂ ਬੁਰਕੀ ਕਮਾ ਕਹਾਣੀ ਐ ਨਾ ਆਹੋ ਤੇ ਇੱਕ ਦਿਨ ਨਾ ਜਾਓ ਕੰਮ ਤੇ ਤੇ ਦੂਸਰੇ ਦਿਨ ਵੇਖੀ ਦਾ ਕੀ ਪੈਸੇ ਕਿਥੋਂ ਲਿਆਉਣੇ ਹੋਰ ਮੈਂ ਤੇ ਅੱਗੇ ਕੇਸ਼ੈ ਨੂੰ ਕਹਿਣ ਡਈ ਮਹੀਨਾ ਹੋਗਿਆ ਤੈਨੂੰ ਗਏ ਨੂੰ ਆਪਾਂ ਤੇਰੇ ਤੋਂ, ਕਿਸ਼ਤਾਂ ਤੂੰ ਆਪਣੀਆ ਤਾਰੀਂਆ ਨੀ ਬਸ ਆਪਾਂ ਤੇਰੇ ਕੋਲੋਂ ਇੱਕ ਰੁਪਿਆ ਨੀ ਮੰਗਿਆ

ਫਿਰ ਮੈਂ ਕਿਹਾਂ ਡੈਡੀ ਵੇਖਲੋ ਸਾਰਾ ਚਲਾਉਣ ਡਿਆ ਘਰੇ ਵੀ ਸਾਰਾ ਕੁਸ਼ ਆਹੋ ਉਹ ਤੇ ਹੈ ਹੀਂ ਕਈ ਬੰਦਾ ਇੱਕ ਜਣੇ ਨਾਲ਼ ਨੀ ਕੁਸ਼ ਵੀ ਬਣਦਾ ਬੰਦਾ ਕਿੱਧਰ ਕਿੱਧਰ ਹੋਵੇ

ਅਸੀਂ ਕਿਸ਼ਤਾਂ ਵੀ ਦੇਣੀਆ ਫਿਰ ਫਿਰ ਤੁਹਾਨੂੰ ਮਾੜਾ ਮੋਟਾ ਆਏ ਗਏ ਰਿਸ਼ਤੇਦਾਰਾਂ ਕੋਲ ਵੀ ਜਾਣਾ ਪੈਂਦਾ ਵਾ ਉਹ ਤਾਂ ਹੈ ਹੀਂ ਜਦੋਂ ਹੁਣ ਬਹੁਤਾਂ ਨੀ ਕਿ ਪੰਜ ਸੋਂ ਹਜ਼ਾਰ ਰੁੱਪਈਆ ਮਾਮੂਲੀ ਗੱਲ ਆ ਬਾਡੇ ਲੈ ਕੇ ਜਾਣਾ ਤੇ ਹੋਰ ਤੇ ਮੈਂ ਕੱਲੀ ਜਾਵਾ ਉਹਦੇ ਕੋਲ ਕੋਮਲ ਕੋਲ, ਉਹਨਾਂ ਨੇ ਪਤਾ ਕੀ ਕਰਨਾ ਹੁੰਦਾ ਜਦੋਂ ਮੈਂ ਘਰੋਂ ਤੁਰ ਪੈਣਾ ਵਾ ਨਾ ਤੇ ਜਦੋਂ ਉਹਨਾਂ ਨੂੰ ਪਤਾ ਲੱਗਣ ਵੀ ਸਾਡੇ ਅੱਡੇ ਚ ਆ ਗਈ ਆ

ਉਹਨੇ ਕੁੜੀ ਨੇ phone ਫੜ ਲੈਣਾ ਵਾ ਮੰਮਾ ਨਾਨੀ ਆ ਗਈ ਆ, ਆਹੋ ਆ ਗਈ ਆ ਉਹਨੇ ਕਹਿਣਾ ਫਿਰ phone ਫੜਾ ਦੇ ਹੁਣ

ਨਾਨੀ ਮੇਰੇ ਲਈ ਚੋਕੋ ਲੈ ਕੇ ਆਈ

ਕੋਮਲ ਵੀਚਾਰੀ ਨੂੰ ਵੀ ਕੰਮ ਕੁਮ ਬੜਾ ਪਹਿਲਾਂ ਲਿੱਸੀ ਹੋ ਗਈ ਸੀ ਹੈਨਾ

ਦੋਵੇ ਬੱਚੇ ਉਹਦੇ ਪ੍ਰੇਸ਼ਨ ਨਾਲ਼ ਹੀਂ ਹੋਏ ਕੁੜੀਆ ਆਹੋ ਆਪਣੇ ਘਰ ਦਾ ਪਤਾ ਈ ਨਾ ਨਾਲੇ ਪਤਾ ਕੀ ਖੇਚਲ ਘਰ ਦੀ ਹੁੰਦੀ ਐ ਨਾ ਬੜੀ ਹੁੰਦੀ ਐ ਤੈਨੂੰ ਪਤਾ ਸੱਤਾ ਅੱਠਾ ਜੀਆ ਦੇ ਕੱਪੜੇ ਧੋਣੇ ਨੀ ਮਾਨ ਹੈਗੇ ਹਮ ਦੋ ਢਾਈ ਕਿਲੋ ਆਟਾ ਇੱਕ ਟੈਮ ਦਾ ਪਕਦਾ ਵਾ ਉਹਨਾਂ ਦਾ

ਪਰ ਫੇਰ ਵੀ ਵੀਚਾਰੀ ਦਾ ਇਨਾਂ ਹੋਸਲਾ ਵਾ ਖਿੱਚਦੀ ਨੀ ਹੈਗੀ

ਕੰਮ ਉਹਨੇ ਕਰੀ ਜਾਣਾ ਵਾ ਜਿੰਨਾ ਮਰਜ਼ੀ ਵੀ ਉਹ ਤੇ ਹੈ ਹੀਂ ਚੱਲ ਮੈਂ ਆਪਣੇ ਆਪ ਮੇਰੇ ਕੋਲੋਂ ਵੀ ਮੇਰਾ ਕੰਮ ਕੁਮ ਇਨਾਂ ਹੁੰਦਾ ਤੇ ਮੈਂ ਦੋ ਜਣੇ ਆ

ਮੈਂ ਆਪਣੀ ਮਸਤੀ ਚ, ਤਾਈ ਤੁਹਾਨੂੰ ਪਤਾ ਨਿਆਣੇ, ਨਿਆਣੇ ਸਾਂਬਣੇ ਸਭ ਤੋਂ ਔਖੇ ਆ ਹੋਰ

ਮੈਂ ਵੇਖਲਾ ਮੈਂ ਮੇਰਾ ਨਿੱਕਾ ਮੁੰਡਾ ਪਤਾ ਨੀ ਤਾਈ ਲੱਗਣ ਦਿੰਦਾ ਕਿੱਧਰ ਨੂੰ ਚੱਲ ਜਾਂਦਾ ਵਾ

ਮੈਂ ਹੋਲੀ ਹੋਲੀ ਮਾਂਜਾਂ ਫੇਰਲਾ ਹੋਲੀ ਹੋਲੀ ਉਹਨੂੰ ਲਾਗੇ ਬਾਹਲ ਕੇ ਭਾਂਡੇ ਮਾਂਜਲਾ ਹਮ ਉਹਨਾਂ ਨੇ ਨੀ ਉਹਨਾਂ ਨੇ ਨੀ ਬਾਹਰ ਨਿਕਲਣ ਦੇਣਾ ਕੁੜੀਆ ਨੂੰ ਨਾ, ਬਸ ਉਹਨਾਂ ਆਪਣੇ ਘਰੇ ਖੇਡਣਾ, ਵਿਚੇ ਉਹਨਾਂ ਦੇ ਚਾਚੇ ਦਾ ਘਰ ਆ ਉਹਨਾਂ ਦੇ ਅੰਦਰ ਜਾਂ ਕੇ ਬੈ ਜਣਾ ਉਹਨਾਂ ਦੇ LCD ਹੁਣਾ ਆਪ tv ਲਵ ਲਿਆ ਹੁਣ ਡਿਸ਼ ਦੁਸ਼ ਲਵਾਤੀ ਆ ਹੁਣ ਕੁੜੀ ਆਪਣੇ ਘਰ ਈ ਬੈਨਦੀ ਮੈਂ ਕਿਹਾਂ ਇਹਨਾਂ ਨੂੰ ਬਾਹਰ ਨੀ ਨਿਕਲਣ ਦੇਣਾ ਬਸ, ਫਿਰਨ ਨੀ ਦੇਣਾ ਉਹ ਉਹ ਕੁੜੀ ਜਾਂਦੀ ਸਕੂਲੇ ਸੋਫੀਆ ਹਾ ਸੋਫੀਆ ਸਕੂਲੇ ਪਾਈ ਐ, ਸਵੇਰੇ ਉਹਨੇ ਜਾਣਾ ਵੀਚਾਰੀ ਨੇ, ਸੱਤ ਵਜੇ ਸਕੂਲੇ ਚੱਲ ਜਾਣਾ ਸਾਢੇ ਸੱਤ ਤੇ ਉਹਨੇ ਆਉਣਾ ਵਾ ਚਲੋ ਜਿੱਮੇਵਾਰੀ ਤੋਂ ਆਪੇ ਉਠਨਾਂ ਪੈਂਦਾ ਨਿਆਣੇ ਦਾ ਕਰਕੇ ਬਾਦ ਚ ਫੇਰ ਉਹਨੂੰ ਵੀਚਾਰੀ ਨੂੰ ਠਾਲ ਕੇ ਫੇਰ ਉਹਨਾਂ tuition ਤੇ ਘੱਲ ਦੇਣਾ ਚਾਰ ਵਜੇ ਹਮ ਫੇਰ ਲੈ ਕੇ ਆਉਣਾ ਵੀਚਾਰੀ ਤਾਂ ਛੱਡਣ ਵੀ ਜਾਂਦੀ ਕਿਸੇ ਵੇਲੇ ਕਦੇ ਲੈ ਕੇ ਵੀ ਆਉਂਦੀ ਰਹੀ ਅੱਗੇ ਸੱਸ ਜਾਂਦੀ ਰਹੀ, ਹੁਣ ਪਿਓ ਛੱਡ ਆਉਂਦਾ ਸਕੂਲੇ, ਫੇਰ ਲੈ ਆਉਂਦੀ ਜਾਂ ਕੇ ਅੱਛਾ ਲਾਗੇ ਹੁਣਾ ਨਾ ਹਾਂ ਲੱਗੇ ਈ ਆ, ਜਿੰਨਾਂ ਕ ਏਥੋਂ ਉੱਪਲਾਂ

ਏ ਏਦਰ ਵਿਆਹੀ ਹੋਈ ਆ, ਜਿੱਥੇ ਸਾਡੀ ਬੇਬੀ ਨੀ ਵਿਆਹੀ ਖਵਾਜੇਪੁਰ, ਜਿੱਥੇ ਤਾਡੀ ਗੋਗੀ ਭੂਆ ਵਾ

ਹਾਂ, ਓ ਓਹਨਾਂ ਦਾ ਪਿੰਡ ਨੰਗਕੇ ਫਿਰ ਗਾੜੀ ਏ ਠੀਕਾ ਠੀਕਾ

ਓਹਦੀਆਂ ਕੁੜੀਆਂ ਨੂੰ ਵੀ ਦਵਾਈ ਓਥੋਂ ਲੱਗੀ ਆ ਨਾ ਚਿਤਕਨੰਦਾ ਤੋਂ ਆਹੋ ਆਹੋ ਓਹਦੀ ਵੀ ਬੜੀ ਫੀਸ ਆ ਤਾਈ ਬੜੀ ਫੀਸ ਆ ਓਤਾਂ, ਜਦੋਂ ਕੁੜੀ ਨੂੰ ਇੱਕੀ ਦਿਨ ਤੋਂ ਦਵਾਈ ਲਿਆਉਣ ਜਾਨੇ ਆ ਨਾ, ਇੱਕ ਕੁੜੀ ਦੀ ਓਹਦੀ ਹਜਾਰ ਪੰਦਰਾਂ ਸੋ ਦੀ ਦਵਾਈ ਆਉਂਦੀ ਆ ਏਦਾਂ ਈ ਆ

ਓ ਡਾਕਟਰ ਵੇਖਲਾ ਵੀ ਅੱਖਾਂ ਨੂੰ ਲੱਗਦਾ ਵੀ ਓ

ਚਿਤਕਨੰਦਾ, ਮੈ ਦੇਖਿਆ ਹਾਂ, ਜਿਆ ਲੱਗਦਾ ਈ ਐਵੈ ਆ

ਹਾ ਤੂੰ ਵੇਖਲਾ course ਕੀਤੇ ਆ ਜਿੰਨਾਂ ਨੇ ਤਾਈ ਮੈਂ ਨਾ ਮੱਝ ਨੂੰ ਚੋਕੇ ਫੇਰ phone ਕਰਨੀ ਆਂ

ਠੀਕ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਸੋਚ ਰਿਹਾ ਸੀ ਮਹੀਨੇ ਦੇ ਪਹਿਲੇ ਅੱਧ ਦੇ ਪੰਦਰਾਂ ਦਿਨ ਕਿਵੇਂ ਝੱਟ-ਪੱਟ ਮੁਕ ਜਾਂਦੇ ਹਨ ਤੇ ਤਨਖ਼ਾਹ ਵੀ ਉਹਨਾਂ ਪੰਦਰਾਂ ਦਿਨਾਂ ਦੇ ਨਾਲ ਹੀ ਕਿਵੇਂ ਉੱਡ ਜਾਂਦੀ ਸੀ। ਮਲਾਈ ਵਾਲੀ ਕੁਲਫ਼ੀ, ਠੰਢੀ ਠਾਰ ਕੁਲਫ਼ੀ, ਕੁਲਫ਼ੀ ਵਾਲੇ ਨੇ ਹੋਕਾ ਦਿੱਤਾ, ਉਸ ਦੀ ਅਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਜਾਗਦੇ ਹੀ ਨਹੀਂ, ਮੈਂ ਕੁੱਝ ਕਾਹਲੇ ਪੈ ਕੇ ਪੁੱਛਿਆ, ਤੱਕ ਏਕਾ ਤੱਕਾ ਦਿਓ ਦਾ ਜੀ ਪਰ ਟਕਾ ਮੇਰੇ ਕੋਲ ਹੈ ਨਹੀਂ ਸੀ, ਮੇਰੇ ਕੋਲ ਅੱਜ ਕੁੱਝ ਵੀ ਨਹੀਂ ਸੀ, ਜੂਨ ਦੀ ਛੱਬੀ ਤਾਰੀਖ਼ ਸੀ, ਘਰ ਦਾ ਖ਼ਰਚ ਬਚਾਓ ਦੀ ਉਧਾਰ ਦੀ ਸਾਖ ਤੇ ਮਸੀਂ ਤੁਰ ਰਿਹਾ ਸੀ ਖਰਚਾ ਮੈਂ ਤੱਕ ਹੋਰ ਕੀ ਕਰੀਦਾ ਤੱਕੇ ਨੂੰ ਮੈਨੂੰ ਪਤਾ ਹੈ, ਪਹਿਲੀ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ, ਸਾਨੂੰ ਧੇਲਾ ਖ਼ਰਚਣ ਨੂੰ ਮਿਲਦਾ ਸੀ ਤੇ ਧੇਲੇ ਦੇ ਮਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਹੀ ਨਹੀਂ ਸਨ ਆਉਂਦੇ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਗੁਣ, ਕਈ ਗੁਣਾ ਵੱਧ ਸੀ, ਮੈਨੂੰ ਮੈਂ ਦੁਨੀਆ ਦੀ ਆਰਥਿਕ ਦਸ਼ਾ ਅਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ, ਧਨ ਕੁਬੇਰਾਂ ਤੇ ਵਿਚਾਰ ਕਰਨ ਲੱਗ ਪਿਆ। ਬਾਹਰੋਂ ਫਿਰ ਮੁਰਮੁਰਾ, ਛੋਲੇ ਦਾ ਹੋਕਾ ਗੂੰਜਿਆ ਤੇ ਨਾਲ ਹੀ ਕਾਕੇ ਆਖਿਆ ਤੱਕਾ ਦਿਓ ਵੀ ਨਾ, ਦਾ ਜੀ ਤੱਕ ਤੱਕਾ ਭੈੜਾ ਹੁੰਦਾ ਹੋਇਆ, ਮੈਂ ਹਾਲਾਤਾਂ ਤੋਂ ਪੈਦਾ ਹੋਈ ਬਦਹਵਾਸੀ ਜਿਹੀ ਵਿੱਚ ਕਿਹਾ ਮੁਰਮੁਰਾ ਭੈੜਾ ਹੁੰਦਾ ਹੈ ਮੈਂ ਆਖਿਆ ਤੇ ਬਾਕੀ ਗੱਲ ਹਾਲੇ, ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ ਮੁਰਮੁਰਾ ਤੇ ਮਿੱਠਾ ਹੁੰਦਾ ਹੈ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ, ਮੈਂ ਵੀ ਮਿੱਠੇ ਦਾ ਲੋਭੀ ਹਾਂ ਪਰ ਫਿਰ ਵੀ ਮੈਂ ਆਪਣੀ ਫੋਕੀ ਹਿੰਮਕ ਬਣਾਉਂਦਿਆਂ ਕਿਹਾ ਮੁਰਮੁਰੇ ਨਾਲ ਖੰਘ ਲੱਗ ਜਾਂਦੀ ਹੈ ਬੱਚੋ ਤੁਸੀਂ ਤੱਕ ਦਿਓ ਮੈਨੂੰ ਨਹੀਂ ਲੱਗਦੀ ਲੱਗਦੀ ਖੰਘ। ਬੂਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ ਮੈਂ ਸੋਚਿਆ ਹੁਣ ਮੈਨੂੰ ਜਤਾਉਣਾ ਆਵੇਗਾ ਪਰ ਉੱਥੇ ਹੀ ਖੜੋਤਾ ਰਿਹਾ ਫਿਰ ਉਹ ਬਾਹਰ ਤੁਰ ਪਿਆ ਮੈਂ ਛੋਪਲੀ-ਛੋਪਲੀ ਉੱਠ ਕੇ ਬੂਹੇ ਓਹਲੇ ਆ ਖੜੋਤਾ, ਕੁਲਫ਼ੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫ਼ੀ ਕੱਢ ਕੇ ਦੇਣ ਦੇ ਆਹਰ ਵਿੱਚ, ਇਹ ਮੁੰਡਾ ਗਲੀ ਦਾ ਬੁਲੀ ਸੀ ਤੇ ਆਪਣੇ ਤੋਂ ਛੋਟਿਆਂ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ। ਇਹ ਕੋਈ ਅੱਠਾਂ ਕੁ ਵਰ੍ਹਿਆਂ ਦਾ ਸੀ ਤੇ ਸਾਡੇ ਤੇ ਕਾਕੇ ਤੋਂ ਤਿੰਨ ਕੁ ਸਾਲ ਵੱਡਾ ਸੀ, ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੋਕਾਂ ਪਿੱਛੇ ਹੱਥ ਜੋੜੀ ਖੜਾ ਸੀ। ਕੁੜੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫ਼ੀ ਦੀ ਪਲੇਟ ਰੱਖੀ, ਕਾਕਾ ਧੁੱਸ ਕੇ ਉਸ ਨੂੰ ਪੈ ਗਿਆ, ਉਹ ਗਈ ਪਲੇਟ ਉਹ ਗਈ ਕੁਲਫ਼ੀ, ਫ਼ਲੂਦਾ ਤੇ ਚਮਚਾ ਤੇ ਹੋ ਮੋਰੀ ਵਿੱਚ ਡਿੱਗਾ ਸ਼ਾਹਾਂ ਦਾ ਮੁੰਡਾ, ਕਿਸੇ ਜੇਤੂ ਵਾਂਗ ਕਾਕਾ ਉਸ ਦੇ ਵੱਲ ਦੇਖਦਾ ਰਿਹਾ ਜਿਉਂ ਹੀ ਉਹ ਉੱਠਿਆ, ਕਾਕੇ ਨੇ ਫਿਰ ਉਸ ਨੂੰ ਇੱਕ ਐਸੀ ਢੁੱਡ ਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਪਿਆ ਚੀਕਾਂ ਮਾਰਨ ਲੱਗ ਪਿਆ, ਕੁਲਫ਼ੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ, ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ, ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ ਸ਼ਾਹਣੀ, ਜੋ ਕਿਸੇ ਦਾ ਕੋਈ ਉਲਾਂਭਾ ਨਹੀਂ ਸੀ ਸੁਣਦੀ, ਅੱਜ ਸਾਡੇ ਉਲਾਂਭਾ ਦੇਣ ਲਈ ਆਈ, ਕਾਕੇ ਦਾ ਸਰੀਰ ਭਖ ਰਿਹਾ ਸੀ, ਸ੍ਰੀਮਤੀ ਨੇ ਕਿਹਾ ਆ ਖਸਮਾਂ ਜਾਣਿਆ ਤੂੰ ਲੱਗਿਆ ਹੈ, ਹੁਣ ਉਲਾਂਭੇ ਹੈ ਲਿਆਉਣਾ ਤੇ ਮਾਰਨ ਲਈ ਚਪੇੜ ਉਘਾਰੀ, ਮੈਂ ਕਿਹਾ, ਕੁੱਝ ਵੰਡ ਸ਼ੁਦੇਣੇ ਕਾਇਰ ਪਿਉ ਦੇ ਘਰ ਮੁੰ ਮੁੰਡਾ ਜੰਮਿਆ।

ਹੁਣ ਉਸ ਬਾਂਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ, ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸਾਂ ਹੁਣ ਚੇਤੰਨ ਹੋ ਗਿਆ, ਕਾਕਾ ਕੁੱਝ ਬੁੜਬੁੜਾਇਆ, ਮੈਨੂੰ ਕੁੱਝ ਪਤਾ ਲੱਗਾ,

ਉਸ ਜਾਰੀ ਰੱਖਿਆ, ਖਸਮਾਂ ਖਾਣਾ ਸੁੱਤਾ ਪਿਆ ਵੀ ਕੁਲਫ਼ੀ ਮੰਗਦਾ ਹੈ, ਮੇਰੇ ਤੇ ਮਾਨੋ ਬਿਜਲੀ ਪੈ ਗਈ ਹੈ ਮੈਂ ਚੁੱਪ ਕੇ ਕਾਕਾ ਵੀ ਚੁੱਪ ਹੋ ਗਿਆ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦੀ ਕਿ ਮੇਰਾ ਇੰਨੇ ਵਿੱਚ ਗੁਜਾਰਾ ਨਹੀਂ ਹੁੰਦਾ ਪਰ ਸੁਣੇਗਾ ਕੌਣ ਇਕੱਲੇ ਦੀ ਅਵਾਜ਼ ਭਾਵੇਂ ਕਿੱਡੀ ਉੱਚੀ ਹੋਵੇ, ਸੁਣੀ ਨਹੀਂ ਜਾਂਦੀ, ਲੋੜਵੰਦ ਇਕੱਠੇ ਹੋ ਨਹੀਂ ਜਾ ਸਕਦੇ ਜੇ ਹੋ ਜਾਣ ਤਾਂ ਰਹਿਣ ਨਹੀਂ ਦਿੰਦੇ ਜਾਂਦੇ ਤਾਂ ਜੋ ਇਕੱਠੀ ਮੰਗ ਨਾ ਕਰਨ, ਮੰਗ ਕੀਤਿਆਂ ਕਈ ਵਾਰੀ ਨੌਕਰੀਆਂ ਜਵਾਬ ਹੋ ਜਾਂਦੇ, ਮੈਂ ਡਰ ਗਿਆ, ਬੇਰੁਜ਼ਗਾਰੀ ਦੇ ਭਿਆਨਕ ਭਵਿਖ ਨੇ ਮੈਨੂੰ ਕੰਬਾ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸੀ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ਸਾਮੀ ਇਹ ਸਮਝ ਕੇ ਕਾਕਾ ਛੇਤੀ ਸੌਂ ਜਾਂਦਾ ਹੈ, ਮੈਂ ਦੱਬੇ ਪੈਰੀਂ ਘਰ ਪਹੁੰਚਿਆ, ਅਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ, ਉੱਤੋਂ ਹੀ ਅਵਾਜ਼ ਆਈ, ਦਾ ਜੀ ਆ ਆਇਆ ਜੇ, ਥੋੜ੍ਹੇ ਹੀ ਚਿਰ ਮਗਰੋਂ ਕਾਕੇ ਨੇ ਆਣ ਬੂ ਖੋ ਬੂਹਾ ਖੋਲ੍ਹਿਆ।

ਮੰਗਣ ਵਿੱਚ, ਆਖ਼ਰ ਇੱਕ ਸਾਥੀ ਕੋਲੋਂ ਤਿੰਨ ਰੁਪਏ ਲੈ ਹੀ ਲਏ ਜਦ ਘਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ, ਰੋਟੀ ਖਵਾਉਂਦਿਆਂ ਸ੍ਰੀਮਤੀ ਜੀ ਦੇ

ਕੱਲ੍ਹ ਵਾਲਾ ਮੁਰਮੁਰਾ ਤੇ ਟਕਾ ਮਨਜ਼ੂਰ ਨਹੀਂ ਸਨ, ਆਖ਼ਰ ਸ਼ਾਮ ਨੂੰ ਕੁਲਫ਼ੀ ਖਵਾਉਣ ਦਾ ਵਾਇਦਾ ਕਰ ਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾ ਕਰਵਾ ਦਿੱਤਾ, ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰ ਕੇ ਨਿਕਲ ਗਿਆ ਤੇ ਦੇਰ ਰਾਤ ਗੁਜ਼ਰੀ ਮੁੜ ਆ, ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ, ਰੋਟੀ ਖਵਾਉਂਦਿਆਂ ਸ੍ਰੀਮਤੀ ਜੀ ਨੇ ਦੱਸਿਆ ਕਿ ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ ਸੀ। ਮੈਂ ਕਾਕੇ ਦੇ ਨਾਲ ਗ ਲੰਮਾ ਪਿਆ ਬੜਾ ਬੇਚੈਨ ਰਿਹਾ, ਨੀਂਦ ਆਉਂਦੀ ਹੀ ਨਹੀਂ ਸੀ ਪਰ ਆਖ਼ਰ ਪਤਾ ਨਹੀਂ ਕਦੋਂ ਆ ਗਈ, ਨੀਂਦ ਤੇ ਆਖਦੇ ਨੇ ਮੈਨੂੰ ਸੂਲਾਂ ਤੇ ਵੀ ਆ ਜਾਂਦੀ। ਉਹ ਯਾਰ ਸਾਡੇ ਆਖੇ ਨਹੀਂ ਲੱਗਦੇ ਆਈ ਨੀ ਬਲਵੰਤ ਨੇ ਜਵਾਬ ਦਿੱਤਾ ਉਹ ਬੜਾ ਹੀ ਸੱਚਾ ਤੇ ਸਪਸ਼ਟ ਬੰਦਾ ਸੀ ਫਰਾਕ ਮੂੰਹ ਤੇ ਗੱਲ ਮਾਰਦਾ ਸੀ ਨਹੀਂ ਭਾਈ ਸਾਹਿਬ ਇਹਨਾਂ ਦੀ ਤਾਂ ਮਜ਼ਾਕ ਕਰਨ ਦੀ ਆਦਤ ਤੇ ਲੜਕਾ ਆਪਣੇ ਫਰੈਂਡਾਂ ਨਾਲ ਬਾਹਰ ਗਿਆ ਹੋਇਆ ਹੋਇਆ, ਲੜਕੀਆਂ ਨੂੰ ਆਪਣੀ ਬੋਲੀ ਨਹੀਂ ਆਉਂਦੀ। ਮਾਸੀ ਜੀ ਆਖਣ ਲੱਗ ਪਏ, ਦਰਅਸਲ ਉਹਦੇ ਇੱਕ ਦੋ ਸ਼ਬਦ ਵੰਡਿਆ ਡਿਗੀ ਆਦਿਕ ਮੇਰੀ ਪਤਨੀ ਨੇ note ਕਰਦਿਆਂ ਆਖਿਆ, ਤੁਸੀਂ ਤਾਂ ਉੱਧਰ ਪਾਕਿਸਤਾਨ ਤੋਂ ਆਏ ਲੱਗਦੇ ਹੋ। ਹਾਂ ਧੀਏ, ਰਾਵਲਪਿੰਡੀਓ ਮੇਰੇ ਮਾਤਾ ਜੀ ਰਾਵਲਪਿੰਡੀ ਦੇ ਨੇ, ਫਿਰ ਤੇ ਤੂੰ ਮੇਰੀ ਭਣੇਵੀਂ ਹੋਈ ਕਿ ਹਾਂ, ਮਾਸੀ ਜੀ, ਪਹਿਲੀ ਮਿਲਨੀ ਵਿੱਚ ਹੀ ਸਾਡਾ ਮਾਸੀ ਨਾਲ ਅੰਤਾਂ ਦਾ ਮੋਹ ਹੋ ਗਿਆ। ਮਾਸੀ ਦੇ ਪੁੱਤਰ ਬਲਵੰਤ ਰਾਏ ਨੇ ਅਪਣੇ ਸਪਸ਼ਟ ਸੁਭਾਅ ਅਨੁਸਾਰ ਸਪਸ਼ਟ ਗੱਲ ਕੀਤੀ, ਵੇਖੋ ਬੀਬੀ ਜੀ, ਅਸੀਂ ਤਾਂ ਕੁੱਤੇ ਦੀ ਮੌਤ ਮਰਨ ਵਾਲੇ ਲੋਕ ਹਾਂ, ਸਵੇਰੇ ਛੇ ਵਜੇ ਸੌਂਪ ਖੋਲ੍ਹਦੇ ਹਾਂ, ਸ਼ਾਮ ਨੂੰ ਨੌਂ ਦਸ ਵਜੇ ਬੰਦ ਕਰਦੇ ਆਂ, ਘਰ ਪਰਤ ਅੱਧ-ਸੁੱਤੇ ਹੀ ਰੋਟੀ ਖਾਂਦੇ ਆਂ, ਤੁਸੀਂ ਆਪਣਾ ਦਿਲ ਆਪ ਹੀ ਲਾਉਣਾ ਹੈ, ਜੇ ਕਦੀ ਉਦਾਸ ਹੋਏ ਤਾਂ ਇਹਨਾਂ ਨੂੰ phone ਕਰ ਲੈਣਾ। ਇਹ ਤੁਹਾਡੀ ਖ਼ਬਰ ਸਾਰ ਲੈ ਜਾਣਗੇ, ਬੰਦਾ ਚੰਗੇ ਨੇ, ਨਾਲੇ ਇਹਨਾਂ ਕੋਲ ਵਕਤ ਹੈ ਅਮ ਸਨਿਚਰ, ਐਤ ਦੀਆਂ ਪੂਰੀਆਂ ਛੁੱਟੀਆਂ ਹੋਣੀਆਂ, ਇਹੋ ਜਿਹੇ ਲੋਕ ਸਾਡੇ ਲਈ ਤਾਂ ਵਿਹਲੇ ਹੀ ਹੁੰਦੇ ਨੇ। ਮਾਸੀ ਦਾ ਸੁਭਾਅ ਬਹੁਤ ਮਿਲਾਪੜਾ ਤੇ ਮਿੱਠਾ ਸੀ, ਅਸੀਂ ਤਾਂ ਉਸ ਨੇ ਮੁੱਲ ਹੀ ਲੈ ਲਏ ਅਗਲਾ ਐਤਵਾਰ ਆਇਆ ਤਾਂ ਅਸੀਂ ਮਾਸੀ ਨੂੰ ਪੁੱਛਿਆ ਕਿ, ਗੁਰਦਵਾਰੇ ਜਾਓਗੇ ਕਿ ਮੰਦਰ? ਮਾਸੀ ਨੇ ਜਵਾਬ ਦਿੱਤਾ, ਪੁੱਤਰ ਕੋਈ ਫ਼ਰਕ ਨੀ ਦੋਵੇਂ ਥਾਂ ਚਲੇ ਜਾਂ ਚੱਲਾਗੇ ਸਵੇਰੇ ਗੁਰਦਵਾਰੇ, ਸ਼ਾਮੀਂ ਮੰਦਰ। ਮਾਸੀ ਕੀ ਸੀ, ਕਮਾਲ ਸੀ, ਪੰਜ ਫੁੱਟ ਚਾਰ ਇੰਚ ਲੰਮੀ, ਨਾ ਮੋਟੀ ਨਾ ਸੋਟੀ, ਬਹੁਤੇ ਚਿੱਟੇ ਕੂਲੇ ਤੇ ਚਮਕੀਲੇ, ਮੋਟੀਆਂ ਅੱਖਾਂ, ਤਿੱਖਾ ਨੱਕ, ਸਭ ਤੋਂ ਖ਼ੂਬਸੂਰਤ ਸਨ ਬੁੱਲ੍ਹ, ਪਤਲੇ ਮਹੀਨ ਤੇ ਕੂਲੇ ਜਿਵੇਂ ਸ਼ਹਿਦ ਮਲ ਜਿਵੇਂ ਅਸੀਂ ਉਹਦੇ ਬਹੁਤ ਹੀ ਆਪਣੇ ਹੁੰਦੇ ਹਾਂ, ਮੈਂ ਉਹਨਾਂ ਨੂੰ ਬਿਠਾਉਂਦਿਆਂ ਆਖਿਆ, ਬੀਬੀ ਜੀ ਮੈਂ ਬੜਾ ਖ਼ੁਸ਼ ਹਾਂ ਕਿ ਆਪਣੇ ਮੁਲਕ ਵਿੱਚ ਅਜੇ ਤੁਹਾਡੇ ਵਰਗੇ ਮੋਹ ਕਰਨ ਵਲ ਵਾਲੇ ਲੋਕ ਜਿਉਂਦੇ ਨੇ, ਇੱਥੇ ਤਾਂ ਵਿਨਾਸ ਹੋ ਗਿਆ। ਬਲਵੰਤ ਯਾਰ, ਬੱਚਿਆਂ ਨੂੰ ਕਿਉਂ ਨੀ ਲਿਆਂਦਾ, ਮੈਂ ਬੱਚੇ ਨਾਲ ਵੇਖ ਕੇ ਸਵਾਲ ਕੀਤਾ, ਬਲਵੰਤ ਨੇ ਜਵਾਬ ਦਿੱਤਾ, ਉਹ ਬੜਾ ਹੀ ਸੱਚਾ ਤੇ ਸਪਸ਼ਟ ਬੰਦਾ ਬੰਦਾ

ਗਹਿਣਿਆਂ ਦਾ ਡੱਬਾ ਮੇਰੇ ਸਾਹਮਣੇ ਰੱਖ ਦਿੱਤਾ ਅਤੇ ਆਖਿਆ ਕਿ ਉਸ ਚੋਰੀ ਕੀਤੀ ਸੀ ਉਸਦਾ ਖਿਆਲ ਸੀ ਕਿ ਮੈਂ ਉਸਨੂੰ ਛੱਡ ਦੇਵਾਂਗਾ ਸ਼ਾਇਦ ਉਹ ਮੈਨੂੰ ਰਿਸ਼ਵਤ ਦੇਣ ਆਇਆ ਸੀ ਪਰ ਮੈਂ ਤਫ਼ਦੀਸ ਕੀਤੀ ਪਤਾ ਲੱਗਿਆ ਕਿ ਉਹ ਦਸ ਸਾਾਲਾਂ ਦਾ ਮਸ਼ਰੂਫ਼ ਸੀ। ਉਹ ਅੱਧੇ ਗਹਿਣੇ ਵੇਚ ਖਾ ਪੀ ਗਿਆ ਸੀ ਬਾਕੀ ਦੇ ਗਹਿਣੇ ਹਜ਼ਮ ਨਾ ਹੋਏ ਤਾਂ ਇਕਵਾਲੀ ਬਣ ਗਿਆ ਬਦਮਾਸ਼ ਇਹ ਵੀ ਉਦੋਂ ਉਹ ਚਾਲ ਚੱਲਦਾ ਹੈ ਇਹ ਹੁਣ ਦੀ ਪੁਲਿਸ ਅੱਖ ਤੋਂ ਬਚਾ ਕੇ ਇੱਕ ਰਿਹਾ ਨੱਥ ਸਿਆਂ ਕੀਤਾ ਜਨਾਬ ਪਾਕਿਸਤਾਨ ਬਣਨ ਤੋਂ ਪਹਿਲੋਂ ਮੈਂ ਖੇਤੀ ਕਰਦਾ ਸਾਂ ਉਸ ਪਿੱਛੋਂ ਮੈਂ ਇੱਟਾਂ ਢੋਣ ਦਾ ਕੰਮ ਕਾਰ ਕੀਤਾ, ਫਿਰ ਇੱਕ ਕੀਤਾ, ਫਿਰ ਦੂਜਾ, ਫਿਰ ਤੀਜਾ ਮੈਂ ਇੱਥੇ ਦਾ ਆਂ ਜੋ ਕੰਮ ਨਹੀਂ ਵੀ ਕਰਨਾ ਸੀ ਉਹ ਵੀ ਕੀਤਾ ਢਿੱਡ ਨੂੰ ਬੰਦਾ ਕੀ ਨਹੀਂ ਕਰਦਾ।

ਅਸੀਂ ਕਿਹੜਾ ਜ਼ੁਰਮ ਪਏ ਕਮਾਉਂਦੇ ਹਾਂ ਪਰਸੋਂ ਹੀ ਪਟਵਾਰੀ ਹੋਰਾਂ ਦੇ ਘਰ ਦੋ ਬੰਬ ਇੱਥੋਂ ਗਏ, ਚੌਧਰੀ ਚੋਹੜ ਸਿੰਘ ਵੱਡੀ ਦਾੜੀ ਵਾਲੇ ਸਰਕਾਰ ਦੇ ਘਰ ਦੇ ਸੂਬੇਦਾਰਾਂ ਦੇ ਘਰ ਸਾਡੇ

ਬਹੁਤਾ ਬੋਲੀ ਨਾ ਜਾ ਨਹੀਂ ਤਾਂ ਮੈਨੂੰ ਤੈਨੂੰ ਵੀ ਵਿੱਚੇ ਫੜ੍ਹ ਲਵਾਂਗੇ ਨੱਥਾ ਸਿਆਂ ਲੈ ਚੱਲ ਇਸ ਓਏ ਬਾਦਸ਼ਾਹੋ ਕਿਉਂ ਇੱਕ ਗ਼ਰੀਬ ਨੂੰ ਧੂੰਹਣ ਲੱਗੇ ਹੋ ਬੰਬ ਬਣਵਾ ਲਓ ਭਾਵੇਂ ਪੈਸਾ ਨਾ ਦਿਓ ਚੁੱਪ ਕਰ ਬਦਮਾਸ਼ ਸਾਨੂੰ ਰਿਸ਼ਵਤ ਦੇਨਾ ਤੈਨੂੰ ਹੁਣੇ ਫੈਸਲਾ ਕਰਨਾ ਪਵੇਗਾ ਪੰਜ ਮਿੰਟਾਂ ਵਿੱਚ ਢਿੱਲੋਂ ਜਾਂਦਾ ਹੈ, ਬਾਜਵਾ ਸੋਚੀ ਡੁੱਬ ਜਾਂਦਾ ਹੈ ਸਿਰ ਪਟਕਦਾ ਹੈ ਜੇਬ ਵਿੱਚੋਂ ਪਸਤੌਲ ਕੱਢ ਕੇ ਮੱਥੇ ਤੇ ਰੱਖਦਾ, ਘੁੰਮਤ ਰਾਏ ਭੱਲੇ ਜਿਹੇ ਬੰਦੇ ਦਾ ਹੁੰਦਾ ਹੈ, ਤੇ ਝਪਟਾ ਮਾਰ ਕੇ ਪਸਤੋਲ ਉਹਦੇ ਹੱਥ ਡਿੱਗ ਦਿੰਦਾ ਹੈ। ਬਾਜਵਾ ਪਸਤੋਲ ਫੜਨ ਲੱਗਾ, ਰਾਏ ਉਸ ਤੋਂ ਪਹਿਲਾਂ ਉੱਠ ਕੇ ਮੇਜ਼ ਦੀ ਦਰਾਜ਼ ਵਿੱਚ ਪਸਤੋਲ ਰੱਖ ਦਿੰਦਾ ਹੈ, ਤੇ ਅੱਗੇ ਆ ਖਲੋ ਜਾਂਦਾ ਹੈ। ਸ਼ਾਮ ਨੂੰ ਦੱਸਾਂਗੇ ਜੇ ਜ਼ਿੰਦਗੀ ਦੇ ਸਾਥ ਦਿੱਤਾ, ਫਿਲਹਾਲ ਇੰਨੀ ਮਿਹਰਬਾਨੀ ਕਰੀਂ ਕਿ ਕੋਈ ਅਜ਼ਨਬੀ ਮੇਰੇ ਬਾਰੇ ਪੁੱਛਣ ਆਵੇ ਤਾਂ ਦੱਸੀਂ ਨਾ, ਫਿਰ ਵੀ ਨਾ ਦੱਸੀਂ ਕਿ ਮੈਂ ਇੱਥੇ ਰਹਿਨਾ ਵਾਂ, ਸੱਚ ਆਖ ਦੇਈਂ ਮੈਂ ਨਹੀਂ ਰਹਿੰਦਾ ਪਤਾ ਨਹੀਂ ਕਿੱਥੇ ਮੈਂ ਰਹਿਨਾ ਵਾਂ ਭਾਰਤ ਤੋਂ ਆਈਏ ਕੋਈ ਫਿਰ ਤਾਂ ਇਸ ਹੱਦ ਤੱਕ ਬਦਸਲੂਕੀ ਚ ਨਾ ਵਾਜਬ ਹੈ। ਕੁੱਝ ਗਰਮੀ ਵਿੱਚ ਇੰਞ ਨਾ ਆਖੋ ਭਰਜਾਈ ਜੀ ਇਹ ਸੋਦਾ ਮੈਨੂੰ ਮੰਨਜ਼ੂਰ ਨਹੀਂ ਜੇ ਤੁਹਾਡੇ ਪੈਰਾਂ ਦੀ ਸਹੁੰ ਖਾ ਕੇ ਆਖਣਾ

ਇਹ ਦੱਬਕਿਆਂ, ਤਾਕਤਾਂ ਦੇ ਜ਼ੋਰ ਮਿਲ ਸਕਦਾ ਹੈ ਨਿਰਾਦਰ ਕਰਨ ਵਾਲੀ ਅੱਖ ਕੱਢੀ ਜਾ ਸਕਦੀ ਹੈ, ਹੱਥ ਤੋੜਿਆ ਜਾ ਸਕਦਾ ਹੈ ਜ਼ੁਬਾਨ ਕੱਟੀ ਜਾ ਸਕਦੀ ਹੈ ਮੇਰੀ ਮਾਂ

ਇਹ ਉਹ ਭੈਣ ਉਹ ਡੈਣ ਜਿਹਨੇ ਭਰਾ ਦੀ ਮੱਤ ਮਾਰ ਦਿੱਤੀ ਹੈ, ਤਸ਼ਵੀਰ ਵੱਲ ਗਹੁੰ ਨਾਲ ਵੇਖ ਕੇ ਇਹ ਤਾਂ ਬੇਚਾਰੀ ਬੜੀ ਹੀ ਮਾਸੂਮ ਸਾਊ ਜਾਪਦੀ ਹੈ।

ਇਸ ਤੋਂ ਬਿਨਾਂ ਵੱਖ ਵੱਖ ਸੰਸਥਾਵਾਂ ਵੱਲੋਂ ਵੀ, ਉਹਨਾਂ ਦਾ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਉੱਤੇ ਸਨਮਾਨ ਹੋਇਆ ਪੰਜਾਬੀ ਸਾਹਿਤ ਰਾਸ਼ਟਰ ਵੱਲੋਂ ਬਲਰਾਜ ਸਾਹਨੀ award ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ award ਮਿਲੇ ਹਨ ਅੰਮ੍ਰਿਤਸਰ ਨਾਟਕ ਕਲਾ ਕੇਂਦਰ ਦੇ ਉਹ ਬਾਨੀ ਤੇ ਪ੍ਰਧਾਨ ਸਨ, ਗੁਰਸਰਨ ਸਿੰਘ ਦੀ ਪੰਜਾਬੀ ਸਭਿਆਚਾਰ, ਜਗਤ ਸਿੰਘ ਇੱਕ ਪੇਸ਼ਾਵਰ ਇਨਕਲਾਬੀ ਤੇ ਰੰਗ

ਜੋਤਸ਼ੀਆਂ ਨੇ ਰਾਜੇ ਨੂੰ ਬੁਰਾ ਭਲਾ ਕਿਹਾ ਤੇ ਰਸਾਲੂ ਦਾ ਮੂੰਹ ਦੇਖਣਾ ਅਸ਼ੁੱਭ ਦੱਸਿਆ, ਜਿਸ ਕਰਕੇ ਰਸਾਲੂ ਨੂੰ ਵੀ ਪੂਰਨ ਵਾਂਗ ਇਕ ਭੋਰੇ ਵਿਚ ਰੱਖਣ ਦਾ ਪ੍ਰਬੰਧ ਕੀਤਾ ਗਿਆ। ਰਸਾਲੂ ਦੇ ਜਨਮ ਵਾਲੇ ਦਿਨ ਹੀ ਸਲਵਾਨ ਦੇ ਅਸਤਬਲ ਵਿਚ ਇਕ ਵਛੇਰਾ ਜੰਮਿਆ ਸੀ, ਜਿਸ ਦਾ ਨਾਂ ਫ਼ੌਲਾਦੀ ਰੱਖਿਆ ਗਿਆ। ਸ਼ਾਹੀ ਬਾਗ਼ ਵਿਚ ਉਸੇ ਦਿਨ ਇਕ ਤੋਤਾ ਵੀ ਜੰਮਿਆ ਸੀ। ਇਹ ਵਛੇਰਾ ਅਤੇ ਤੋਤਾ ਰਸਾਲੂ ਦੇ ਬਚਪਨ ਦੇ ਸਾਥੀ ਬਣੇ ਤੇ ਇਹ ਦੋਵੇਂ ਰਸਾਲੂ ਦੇ ਜੀਵਨ – ਸੰਘਰਸ਼ ਵਿਚ ਸਦਾ ਉਸ ਦੇ ਨਾਲ ਰਹੇ। ਰਸਾਲੂ ਸ਼ੁਰੂ ਤੋਂ ਅਜ਼ਾਦ ਸੁਭਾਅ ਵਾਲਾ ਸੀ। ਇਸੇ ਕਰਕੇ ਉਹ ਗਿਆਰ੍ਹਵੇਂ ਵਰ੍ਹੇ ਵਿਚ ਹੀ ਭੋਰੇ ਤੋਂ ਬਾਹਰ ਆ ਗਿਆ ਤੇ ਭੋਰੇ ਤੋਂ ਬਾਹਰ ਦਾ ਖੁੱਲ੍ਹਾ ਜਹਾਨ ਬਹੁਤ ਚੰਗਾ ਲੱਗਾ। ਰਸਾਲੂ ਸੁੰਦਰ ਤੇ ਜਵਾਨ ਸੀ। ਉਸ ਦੀ ਇਕ ਤੱਕਣੀ ਅਗਲੇ ਨੂੰ ਕੀਲ ਲੈਂਦੀ ਸੀ। ਪਹਿਲੇ ਦਿਨ ਹੀ ਜਦੋਂ ਉਹ ਇਕ ਨਦੀ ਵਿਚ ਇਸ਼ਨਾਨ ਕਰਨ ਗਿਆ ਤਾਂ ਚੰਦਨ ਦੇਈ ਨਾਂ ਦੀ ਰਾਜਕੁਮਾਰੀ ਦਾ ਦਿਲ ਖਿੱਚ ਗਿਆ। ਰਸਾਲੂ ਸੰਜਮੀ ਵੀ ਸੀ, ਇਸੇ ਕਰਕੇ ਸੁੰਦਰਤਾ ਦੀ ਖਿੱਚ ਜਾਂ ਕੋਈ ਲਾਲਚ ਉਸ ਨੂੰ ਬੰਨ੍ਹ ਨਹੀਂ ਸਕਦੀ ਸੀ। ਕੁੱਝ ਦਿਨਾਂ ਪਿੱਛੋਂ ਹੀ ਰਸਾਲੂ ਦੀ ਸ਼ਿਕਾਇਤ ਰਾਜਾ ਸਲਵਾਨ ਕੋਲ ਪਹੁੰਚੀ ਕਿ ਉਹ ਪਾਣੀ ਭਰਨ ਆਈਆਂ ਕੁੜੀਆਂ ਦੇ ਘੜੇ ਗੁਲੇਲ ਨਾਲ ਤੋੜ ਦਿੰਦਾ ਹੈ। ਜੋਤਸ਼ੀਆਂ ਦੇ ਆਖਣ ਅਨੁਸਾਰ ਰਾਜੇ ਨੇ ਬਾਰ੍ਹਾਂ ਸਾਲਾਂ ਤੋਂ ਪਹਿਲਾਂ ਰਸਾਲੂ ਦਾ ਮੂੰਹ ਨਹੀਂ ਸੀ ਵੇਖਣਾ,

ਜਦੋਂ ਉਸਨੇ ਕੀਤਾ ਤਦ ਰਸਾਲੂ ਨੇ ਫੌਲਾਦ ਦੇ ਤੀਰਾਂ ਨਾਲ ਗਾਗਰਾਂ ਦੇ ਨਿਸ਼ਾਨੇ ਵਿੰਨ੍ਹਣੇ ਸ਼ੁਰੂ ਕਰ ਦਿੱਤੇ। ਰਾਜੇ ਨੇ ਰਸਾਲੂ ਨੂੰ ਦਰਬਾਰ ਵਿੱਚ ਬੁਲਾਇਆ ਤੇ ਨਿਕਾਲਾ ਦੇ ਦਿੱਤਾ। ਦੇਸ਼ ਨਿਕਾਲਾ ਦੇ ਕੇ ਉਸੇ ਦਿਨ ਉਥੋਂ ਬਾਹਰ ਕੱਢ ਦਿੱਤਾ, ਜਦੋਂ ਬਾਰ੍ਹਾਂ ਵਰ੍ਹਿਆਂ ਪਿੱਛੋਂ ਰਸਾਲੂ ਨੇ ਆਪਣੇ ਪਿਤਾ ਨੂੰ ਪਹਿਲੀ ਵਾਰੀ ਮਿਲਣਾ ਸੀ। ਰਸਾਲੂ ਨੇ ਉਸੇ ਰਾਤ ਸ਼ਹਿਰ ਛੱਡ ਦਿੱਤਾ। ਉਸ ਦੇ ਨਾਲ ਫ਼ੌਲਾਦੀ ਨਾਂ ਦਾ ਘੋੜਾ ਤੇ ਤੋਤਾ ਸਨ। ਪਹਿਲੀ ਰਾਤ ਉਸ ਦੇ ਨਾਲ ਹੋਰ ਸਾਥੀ ਵੀ ਸਨ। ਪਰ ਇਕ ਰਾਤ

ਰਸਾਲੂ ਗੁਜਰਾਤ ਦੇ ਇਲਾਕੇ ਵਿੱਚ ਚਲਾ ਗਿਆ। ਇਕ ਦਿਨ ਰਾਹ ਵਿੱਚ ਉਸ ਨੇ ਇਕ ਨਾਗ ਮੂਧਾ ਪਿਆ ਵੇਖਿਆ। ਨਾਗ ਦੀਆਂ ਅੱਖਾਂ ਵਿਚ ਰੇਤ ਪੈਣ ਕਰਕੇ ਉਸਨੂੰ ਬੜੀ ਤਕਲੀਫ਼ ਹੋ ਰਹੀ ਸੀ। ਰਸਾਲੂ ਨੇ ਉਸ ਦੀਆਂ ਅੱਖਾਂ ਵਿੱਚੋਂ ਰੇਤ ਕੱਢੀ ਅਤੇ ਉਹ ਉਸ ਦਾ ਮਿੱਤਰ ਬਣ ਗਿਆ। ਨਾਗ ਨੇ ਉਸ ਨੂੰ ਇਕ ਮਣੀ ਦਿੱਤੀ, ਜਿਹੜੀ ਹਰ ਤਰ੍ਹਾਂ ਦਾ ਜ਼ਹਿਰ ਚੂਸ ਲੈਂਦੀ ਸੀ। ਰਸਾਲੂ ਨੂੰ ਜਿੱਥੇ ਕਿਤੇ ਵੀ ਜ਼ੁਲਮ ਦਾ ਪਤਾ ਲਗਦਾ ਤਾਂ ਉੱਥੇ ਪਹੁੰਚ ਕੇ ਜ਼ਾਲਮ ਨੂੰ ਮਾਰ ਮੁਕਾਉਂਦਾ। ਇਕ ਵਾਰੀ ਕਿ ਹੋਇਆ ਕਿ ਉਹ ਸੂਆਂ ਦੇ ਹਰੇ – ਭਰੇ ਇਲਾਕੇ ਵਿੱਚ ਰਾਜਾ ਹਰੀ ਚੰਦ ਦੇ ਰਾਜ ਵਿੱਚ ਪੁੱਜਾ। ਇਕ ਸ਼ਾਮ ਹਰੀ ਚੰਦ ਦੀ ਧੀ ਸੁਆਦ ਅਹ ਸਰੂਪਾਂ ਸਹੇਲੀਆਂ ਨਾਲ ਬਾਗ਼ ਵਿਚ ਖੇਡ ਰਹੀ ਸੀ। ਰਸਾਲੂ ਸਰੂਪਾਂ ਨੂੰ ਦੇਖ ਕੇ ਉਸ ‘ਤੇ ਮੋਹਿਤ ਹੋ ਗਿਆ ਤੇ ਜਦੋਂ ਰਸਾਲੂ ਰਾਜੇ ਹਰੀ ਚੰਦ ਦੇ ਸ਼ਹਿਰ ਪੁੱਜਾ, ਤਾਂ ਪਤਾ ਲੱਗਾ ਕਿ ਰਾਜੇ ਨੇ ਸਰੂਪਾਂ ਦਾ ਵਿਆਹ ਉਸ ਸੂਰਬੀਰ ਨਾਲ ਕਰਨਾ ਹੈ, ਜੋ ਕਿ ਖ਼ਾਸ ਯੰਤਰ ਵਿਚ ਤੀਰ ਮਾਰ ਕੇ ਸੁਨਹਿਰੀ ਮੱਛਲੀ ਨੂੰ ਫੁੰਡੇਗਾ। ਰਸਾਲੂ ਨੇ ਆਪਣੇ ਤੀਰ ਨਾਲ ਸੁਨਹਿਰੀ ਮੱਛਲੀ ਨੂੰ ਫੁੰਡ ਦਿੱਤਾ।

ਦੇ ਇਕ ਅਹ ਸੁਨਿਆਰੇ ਦੇ ਇਕ ਲੜਕੇ ਨੂੰ ਪਿਆਰ ਕਰਦੀ ਹੈ। ਰਸਾਲੂ ਨੇ ਰਾਜੇ ਹਰੀ ਚੰਦ ਨੂੰ ਸਮਝ ਅਹ ਸਮਝਾ ਕੇ ਸਰੂਪਾਂ ਦਾ ਵਿਆਹ ਸੁਨਿਆਰੇ ਨਾਲ ਕਰਵਾ ਦਿੱਤਾ। ਹੁਣ ਰਸਾਲੂ ਅੱਗੇ ਤੁਰ ਪਿਆ ਤੇ ਆਪਣੇ ਰਾਹ ਵਿੱਚ ਆਉਂਦੇ ਕਈ ਰਾਕਸ਼ਾਂ ਅਤੇ ਨਾਗਾਂ ਦਾ ਨਾਸ਼ ਕੀਤਾ। ਇਕ ਸਮੇਂ ਉਸ ਨੂੰ ਖ਼ਬਰ ਮਿਲੀ ਕਿ ਰਾਜਾ ਸਿਰਕੱਪ ਲੋਕਾਂ ਉੱਤੇ ਬਹੁਤ ਜ਼ੁਲਮ ਕਰ ਰਿਹਾ ਹੈ। ਸਿਰਕੱਪ ਦੇ ਸ਼ਹਿਰ ਜਾਂਦਿਆਂ ਰਾਹ ਵਿੱਚ ਉਸ ਨੇ ਇਕ ਤਾਜ਼ੀ ਲਾਸ਼ ਵੇਖੀ। ਰਸਾਲੂ ਨੇ ਕਬਰ ਪੁੱਟ ਕੇ ਉਸ ਨੂੰ ਦਫ਼ਨਾਉਣਾ ਚਾਹਿਆ। ਪਰ ਉਸ ਵੇਲੇ ਲਾਸ਼ ਬੋਲ ਪਈ। ਲਾਸ਼ ਸਿਰਕੱਪ ਦੇ ਭਰਾ ਸਿਰ ਅਹ ਸਿਰਮੁੱਖ ਦੀ ਸੀ। ਉਸ ਨੇ ਦੱਸਿਆ ਕਿ ਰਾਜਾ ਸਿਰਕੱਪ ਕਪਟੀ ਰਾਜਾ ਹੈ। ਇਸ ਮਾਮਲੇ ਵਿਚ ਉਸ ਨੇ ਆਪਣੇ ਭਰਾ ਨੂੰ ਸਿਰਮੁੱਖ ਦਾ ਵੀ ਲਿਹਾਜ ਨਹੀਂ ਕੀਤਾ। ਉਸ ਨੇ ਰਾਜਾ ਹੜੱਪ ਕੀਤਾ ਅਹ ਹੜੱਪ ਲਿਆ ਅਤੇ ਲਾਸ਼ ਨੇ ਦੱਸਿਆ ਕਿ ਸਿਰਕੱਪ ਕੋਲ ਇੱਕ ਚੂਹਾ ਹੈ, ਜਿਹੜਾ ਚੌਪੜ ਅਹ ਚੌਪੜ ਖੇਡਣਾ ਜਾਣਦਾ ਹੈ ਅਤੇ ਉਸ ਦੀ ਮੱਦਦ ਕਰਦਾ ਹੈ। ਜੇ ਰਸਾਲੂ ਅਹ ਜੇ ਰਸਾਲੂ ਆਪਣੇ ਨਾਲ ਬਿੱਲੀ ਲੈ ਜਾਵੇ, ਤਾਂ ਉਹ ਚੂਹਾ ਡਰਦਾ ਮਾਰਾ ਬਾਹਰ ਹੀ ਨਹੀਂ ਆਵੇਗਾ। ਉਸ ਨੇ ਇਹ ਵੀ ਕਿਹਾ ਕਿ ਸਿਰਕੱਪ ਨਾਲ ਚੌਪੜ ਖੇਡਦਿਆਂ ਉਹ ਪਾਸਾ ਵਰਤੇ। ਉਸਨੂੰ ਰਸਾਲੂ ਸਿਰਕੱਪ ਦਾ ਖ਼ਾਤਮਾ ਕਰਨ ਲਈ ਇਕ ਸ਼ਹਿਰ ਵਲ ਚਲ ਪਿਆ। ਰਾਜਾ ਸਿਰਕੱਪ ਦੇ ਸ਼ਹਿਰ ਦੇ ਬਾਹਰ ਇਕ ਘੁਮਿਆਰ ਦਾ ਘਰ ਸੀ। ਉਸ ਵੇਲੇ ਘੁਮਿਆਰ ਨੇ ਆਪਣੇ ਆਵੇ ਨੂੰ ਪਕਾਉਣ ਲਈ ਅੱਗ ਲਾਈ ਸੀ। ਆਵੇ ਦੇ ਆਲੇ – ਦੁਆਲੇ ਇਕ ਬਿੱਲੀ ਰੋਂਦੀ ਫਿਰਦੀ ਸੀ ਕਿਉਂਕਿ ਉਸ ਦੇ ਬਲੂੰਗੜੇ ਆਵੇ ਵਿਚ ਸਨ। ਰਸਾਲੂ ਨੂੰ ਬੜਾ ਤਰਸ ਆਇਆ। ਘੁਮਿਆਰ ਨੇ ਦੱਸਿਆ ਕਿ ਜੇ ਉਹ ਹੁਣ ਅੱਗ ਬੁਝਾਵੇਗਾ, ਤਾਂ ਬਲੂੰਗੜੇ ਤਾਂ ਬਚ ਸਕਣਗੇ, ਪਰ ਸਾਰੇ ਭਾਂਡੇ ਤਬਾਹ ਹੋ ਜਾਣਗੇ। ਰਸਾਲੂ ਨੇ ਘੁਮਿਆਰ ਨੂੰ ਭਾਂਡਿਆਂ ਦੀ ਕੀਮਤ ਦੇ ਕੇ ਅੱਗ ਬੁਝਵਾ ਦਿੱਤੀ। ਆਪਣੇ ਬੱਚੇ ਬਚਾਉਣ ਦੀ ਖੁਸ਼ੀ ਵਿੱਚ ਬਿੱਲੀ

ਰਸਾਲੂ ਦੇ ਰਾਹ ਵਿੱਚ ਰੁਕਾਵਟਾਂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਨਿਸਫਲ ਰਿਹਾ। ਰਾਜੇ ਸਿਰਕੱਪ ਦਿਨ ਅਰਾਮ ਕਰਦੇ ਸੀ ਅਤੇ ਅਗਲੇ ਦਿਨ ਚੌਪੜ ਖੇਡਣਗੇ। ਸਿਰਕੱਪ ਨੇ ਰਸਾਲੂ ਨੂੰ ਜ਼ਹਿਰੀਲੀ ਹਵਾੜ ਵਾਲੇ ਕਮਰੇ ਵਿਚ ਠਹਿਰਾਇਆ। ਰਸਾਲੂ ਨੇ ਬਾਸ਼ਕ ਨਾਗ ਦੀ ਦਿੱਤੀ ਮਣੀ ਬਾਹਰ ਕੱਢ ਕੇ ਰੱਖੀ, ਜਿਸ ਨੇ ਸਾਰਾ ਜ਼ਹਿਰ ਚੂਸ ਲਿਆ। ਸਿਰਕੱਪ ਨੇ ਉਸ ਨੂੰ ਖਾਣੇ ਵਿਚ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਹੋਰ ਵੀ ਚਾਲਾਂ ਚੱਲੀਆਂ ਪਰ ਰਸਾਲੂ ਦੀ ਹੁਸ਼ਿਆਰੀ ਅੱਗੇ ਉਸ ਦੀ ਇਕ ਨਾ ਚੱਲੀ।